ਦਾ ਦ੍ਰਿਸ਼ ਵੀ ਦਿੱਖ ਰਿਹਾ ਅਤੇ ਨੀਚੇ ਇਸਦੇ ਪਾਣੀ ਅਤੇ ਪਾਣੀ ਦੇ ਵਿੱਚ ਸੂਰਜ--

ਇਸ ਵਿੱਚ ਇੱਕ ਸੜਕ ਦਿਖਾਈ ਦੇ ਰਹੀ ਜਿਸਦੀ ਚਿੱਟੇ ਰੰਗ ਦੀ ਪੱਟੀ ਅਤੇ ਇਸ ਦੇ ਆਸੇ ਪਾਸੇ--

ਲਾਲ ਚਿੱਟੇ ਪੀਲੇ ਰੰਗਾਂ ਦੇ ਅਤੇ ਕੁਝ ਪਰਸ ਟੇਬਲ ਤੇ ਦਿਖਾਈ ਦਿੱਤੇ ਚਿੱਟੇ ਰੰਗ ਦਾ ਅਤੇ ਕੁਝ ਵਿਅਕਤੀ ਵੀ ਨਜ਼ਰ ਆ ਰਹੇ।

ਗਮਲੇ ਪਏ ਵੀ ਦੇਖ ਰਹੇ ਅਤੇ ਕੁਝ ਲੋਕ ਤੁਰਦੇ ਫਿਰਦੇ ਨਜ਼ਰ ਆ ਤੇ ਥੱਲੇ ਵੀ ਰੰਗਦਾਰ ਡਿਜਾਇਨਿੰਗ ਵਾਲੀ ਚਟਾਈ ਵਿਛੀ ਹੋਈ--

ਇਹ ਫੋਟੋਆਂ ਵਿੱਚ ਗਰਾਊਂਡ ਦਿਖਾਈ ਦੇਣੀ ਇੱਕ ਗਰਾਊਂਡ ਲਾਲ ਰੰਗ ਦਾ ਜਿਸ ਉਪਰ ਥੋੜੀਆਂ ਲਾਈਟਾਂ ਜਾਗਦੀਆਂ ਦਿਖਾਈ ਅਤੇ ਇੱਕ ਗਰਾਊਂਡ ਤੇ ਹਰਿਆ ਘਾਹ--

ਸਜਾਵਟ ਕੀਤੀ ਹੋਈ ਹੈ ਅਤੇ ਇਸਦੇ ਬਾਹਰ ਬਹੁਤ ਸਾਰੇ ਲੋਗ ਖੜੇ ਹੋਏ ਨਜ਼ਰ ਆ ਰਹੇ--

ਇਹ ਫੋਟੋ ਵਿੱਚ ਮੱਛੀ ਫਾਰਮ ਨਜ਼ਰ ਆ ਜਿਸ ਵਿੱਚ ਪਾਣੀ ਭਰਿਆ ਹੋਇਆ ਤੇ ਇੱਕ ਕਿਸ਼ਤੀ ਆ ਤੇ ਇੱਕ ਪਾਣੀ ਨੂੰ--

ਔਕਸੀਹਨ ਵਾਸਤੇ ਮਸ਼ੀਨ ਦਿਖਾਈ ਦੇ ਰਹੀਆ ਤੇ ਇਸਤੋਂ ਇਲਾਵਾ ਇੱਕ ਗੱਟਾ ਤੇ ਕੁਝ ਲੋਗ ਕਾਂਮ ਕਰਦੇ ਨਜਰ ਆ ਰਹੇ।

ਫੋਟੋ ਵਿੱਚ ਹਰੇ ਗਰਾਊਂਡ ਦੇ ਉੱਪਰ ਕੁਝ ਲੋਕ ਬੈਠੇ ਹੋਏ--

ਇਸ ਫੋਟੋ ਵਿੱਚ ਇੱਕ ਸਾਈਡ ਤੇ ਟੇਬਲ ਅਤੇ ਬਾਕੀ ਬਹੁਤ ਸਾਰੇ--

ਇਸ ਫ਼ੋਟੋ ਵਿੱਚ ਸ਼ੜਕ ਦੀ ਸਾਈਡ ਤੇ ਕੁਝ ਬੂਟੇ ਦਿਖਾਈ ਦੇ ਰਹੇ ਅਤੇ ਏਹਦੇ ਨਾਲ ਹੀ ਟਰੱਕ ਖੜੇ ਹੋਏ ਦਿੱਖ ਰਹੇ ਅਤੇ ਜੋਕਿ--